ਜੇਹੇ ਆਪਣੇ ਲੋਹੇ ਦੇ ਵਿੱਚ ਹੈ ਨਾ ਖੇਡਦੇ ਆ ਕਾਫੀ ਵਧੀਆ ਬੱਚਿਆਂ ਦੀ ਵਧੀਆ ਰਹਿੰਦੀ ਜੇ ਪਿੱਛੇ ਬੂਟੇ ਹੈਗੇ ਆ।

ਤੇ ਮੈਨੂੰ ਦੁਕਾਨ ਦੇਖੀ ਦੇਖੀ ਲੱਗ ਰਹੀ ਸਿੰਗਾਰੋ ਆਟੋ ਮੋਬਾਇਲਸ ਉੱਤੇ ਨੰਬਰ ਲਿਖਿਆ ਹੋਇਆ ਜੀ ਜਿਹਨੇ ਕੋਈ ਪਾਉਣਾ ਫੋਨ ਕਰ ਸਕਦਾ --

ਸਾਹਮਣੇ ਫੋਟੋ ਚ ਹੈਨਾ ਤੁਹਾਨੂੰ ਹੋ ਵੀ ਲੱਭ ਰਿਹਾ ਹੈ ਇਹਚ ਆਟਾ ਚੱਕੀ ਹੈਗੀ ਹੈ ਨਿੱਚੇ ਲੋਕਿ ਕਣਕ ਧੂਵਾ ਕੇ ਅਪਣੇ ਘਰੋਂ ਲਏ ਕੇ ਜਾਂਦੇ ਹੈਂ ਇੱਥੇ ਜਾ ਕੇ--

ਸਾਹਮਣੇ ਫ਼ੋਟੋ 'ਚ ਹੈ ਨਾ ਤੁਹਾਨੂੰ ਸਾਫ ਲੱਭ ਰਿਹਾ ਹੈ ਜੀ ਸ਼ਾਮ ਦਾ ਵੇਲਾ ਆ ਚੁੱਕਾ ਐ ਤੇ ਸ਼ਾਮ ਦੇ ਵੇਲੇ 'ਚ ਕਿੰਨਾ ਵਧੀਆ ਅ ਅਪਨਾ ਲੱਗ ਰਿਹਾ ਹੈ ਨਾ ਆਸਮਾਨ।

ਬਰਖਾਹ ਪਈ ਆ ਕਾਫੀ ਵਧੀਆ ਵਿਊ ਲੱਗ ਰਿਹਾ ਹਰਾ ਭਰਾ ਇਲਾਕਾ ਹਰਾ ਭਰਾ ਹਨਾ ਬੂਟੇ ਵੀ ਕਿੰਨੇ ਸੋਹਣੇ ਲੱਗ ਰਹੇ ਆ ਰੋਡ ਸਾਫ ਹੋ ਗਏ ਸਾਰੇ ਸਾਰੇ --

ਤੇ ਬੱਚਿਆਂ ਨੂੰ ਗਰਾਊਂਡਾਂ ਨਾਲ ਵੱਧ ਤੋਂ ਵੱਧ ਜੋੜਿਆ ਜਾਏ ਤਾਹੀਂ ਅਪਨੇ ਪੰਜਾਬ ਦਾ ਅਪਣੇ ਦੇਸ਼ ਦਾ ਸੁਧਾਰ ਹੋ ਸਕ--

ਸਾਹਮਣੀ ਫੋਟੋ ਦੇ ਵਿੱਚ ਸਾਫ ਦਰਸ਼ਾਇਆ ਗਿਆ ਜੀ ਕਿ ਭਾਰਤ ਪੈਟਰੋਲੀਅਮ ਦਾ ਟਰੱਕ ਲੱਗਿਆ ਜਿਹੜਾ ਭਾਰਤ ਪੈਟਰੋਲੀਅਮ ਪੈਟਰੋਲ ਪੰਪ ਉੱਤੇ --

ਜੇ ਟਨਲਸ ਨਈ ਹੈਂ ਓਹਦੇ ਵਿੱਚ ਜਾਕੇ ਬੜੇ ਰੁਮਾਨ ਨਾਲ ਪੈਟ੍ਰੋਲ ਭਰ ਰਿਹਾ ਹੈ ਜੀ ਕਾਫੀ ਵਧੀਆ ਕੰਮ ਹੈ ਮੇਹਨਤੀ ਬੰਦੇ ਕੰਮ ਕਰ ਸਕਦੇ ਹੈਂ ਜੀ ਕਾਫੀ ਵਧੀਆ ਹੈ।

ਓਹਨਾਂ ਦੇ ਸਾਹਮਣੇ ਦੁਕਾਨ ਦੇ ਉੱਤੇ ਸਾਫ ਲੱਭਿਆ ਗਿਆ ਹੈਗੈ ਕਿ ਰੋਇਲ ਏਨਫੀਲਦ ਦੀ ਦੁਕਾਨ ਹੈਗੀ ਐ ਜਿੱਥੇ ਟਾਇਰ ਔਰ ਕਈ ਸਾਰੇ ਮੋਟਰਸਾਈਕਲਾਂ ਦੇ --

ਪਾਂਜ ਸੋ ਰੁਪਿਆ ਦਿਹਾੜੀ ਹੁੰਦੀ ਹੈ ਇਹਦੀ ਐਂਡ ਬੋਹੁਤ ਹੀ ਮੇਹਨਤੀ ਲੋਕੀਂ ਹੁੰਦੇ ਹੈਂ ਐਂਡ --

ਸਾਹਮਣੀ ਫੋਟੋ ਚ ਸਾਫ ਦਰਸਾਇਆ ਗਿਆ ਹੈਗਾ ਜਿਹੜਾ ਸਾਊਥ ਇੰਡੀਅਨ ਦਾ ਕਾਫੀ ਵਧੀਆ ਇੱਕ ਅ ਮਤਲਬ ਫਾਸਟ ਫੂਡ ਹੈਗਾ ਡੋਸਾ ਨਾਲ ਸਾਂਬਰ ਦੇ ਨਾਲ ਪਿਆ ਹੋਇਆ।

ਥੱਲੇ ਬਨੈਨਾ ਦਾ ਹੈ ਨਾ ਕੇਲਿਆਂ ਦਾ ਛਿਲਕਾ ਰੱਖ ਕੇ ਪਲੇਟ ਉੱਤੇ ਰੱਖ ਕੇ ਕਲਾਆ ਗਿਆ ਫਾਸਟ ਫੂਡ ਦੀ ਦੁਕਾਨ ਹੋਣੀ ਆ।

ਇਹ ਡਾਇਲੌਗ ਵਰਤਿਆ ਜਾਂਦਾ ਹੈਗਾ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਮੈਨੂੰ ਯਾਦ ਆ ਇਹ ਸਲਮਾਨ ਖਾਨ ਦੀ ਇੱਕ ਮੂਵੀ ਦੇ ਵਿੱਚ ਵਰਤਿਆ ਗਿਆ ਸੀਗਾ ਕਿ ਸਵਾਗਤ ਨਹੀਂ ਕਰੋਗੇ ਹਮਾਰਾ--

ਸਾਹਮਣੀ ਫੋਟੋ ਵਿੱਚ ਸਾਫ ਦਰਸ਼ਾਇਆ ਗਿਆ ਹੈਗਾ ਕਿ ਇਹ ਕੋਈ ਵਾਰਕਸ਼ੋਪ ਹੈਗਾ ਜਿੱਥੇ ਮਸ਼ੀਨਾਂ ਪਈਆਂ ਅੰਦਾਜਾ ਲਗਾ ਨਹੀਂ ਪਾ ਰਿਹਾ --

ਆ ਗਿਫਟ ਸ਼ੋਪ ਲੱਗ ਰਹੀ ਆ ਜਿੱਥੇ ਕਾਫੀ ਸੋਹਣੇ ਸੋਹਣੇ ਅ ਡੈਕੋਰੇਟ ਕੀਤਾ ਗਿਆ ਕਾਫੀ ਸੋਹਣਾ--

ਜਿਹੜੀ ਹੈ ਨਾ ਦੁਕਾਨ ਦਿਸ ਰਹੀ ਆ ਇਹ ਪੱਕਾ ਕੋਈ ਸਟੇਸ਼ਨਰੀ ਦੁਕਾਨ ਆ ਜਿੱਥੇ ਆਨਲਾਈਨ ਫਲਾਈਟਾਂ ਦੀ ਆਪਣੇ ਆਨਲਾਈਨ --

ਸਾਹਮਣੇ ਚਰਿੱਤਰ 'ਚ ਸਾਫ ਦਰਸਾਇਆ ਗਿਆ ਐ ਕਿ ਸਾਹਮਣੇ ਦੋ ਤਿੰਨ ਘਰ ਆ ਬਾਹਰ ਲੋਕੀ ਬੈਠੇ ਹੋਏ ਨੇ ਦੋ ਮੋਟਰਸਾਈਕਲ ਹੈ ਇੱਕ ਰਾਹ ਵੀ ਛੋਟਾ ਜਿਹਾ ਬਣਿਆ ਹੋਇਐ ਕੱਚਾ ਕੱਚਾ ਜਿਹਾ।

ਬੂਟੇ ਲੱਗੇ ਹੋਏ ਆ ਪੱਕਾ ਕੋਈ ਹਿਮਾਚਲੀ ਇਲਾਕਾ ਹੈਗਾ ਇੱਥੇ ਘਰ ਦੇ ਦੋ ਚਾਰ ਜੀ ਬਾਹਰ ਖੜ੍ਹ ਕੇ ਗੱਲਾਂ ਬਾਤਾਂ ਮਾਰ ਰਿਹਾ ਆ ।

ਉਹ ਸਬਜ਼ੀ ਲੈ ਰਿਹਾ ਸਬਜਾ ਕਰ ਰਿਹਾ ਸਾਹਮਣੇ ਗੋਭੀ ਪਈ ਆ ਮਟਰ ਪਿਆ ਗਾਜਰਾਂ ਪਈਆਂ ਟਮਾਟਰਾਂ ਪਈਆਂ ਬੰਦ ਗੋਭੀ ਪਈ ਆ।

ਤੇ ਕੋਈ ਲੱਗਦਾ ਕੋਈ ਆਫਿਸ ਹੈਗਾ ਜਾਂ ਫਿਰ ਕੈਫੇ ਟਾਈਪ ਦਾ ਆਫਿਸ ਹੈਗਾ ਜਿੱਥੇ ਜਾਂ ਫਿਰ ਇਹ ਕੋਈ--

ਸਾਹਮਣੇ ਚਰਿੱਤਰ ਚ ਸਾਫ ਦਰਸ਼ਾਇਆ ਗਿਆ ਹੈ ਕਿ ਇਹ ਕੋਈ ਨਾ ਕੋਈ ਕੰਪਨੀ ਹੈਗੀ ਹੈ ਤੇ ਕੰਪਨੀ ਦਾ ਪਿੱਛੇ ਕਿਆ ਹੈ ਜੀ ਬਹੁਤ ਵੱਡੀ ਵਰਕਸ਼ੌਪ ਹੈਗੀ ਹੈ।

ਜਿੱਥੇ ਕੋਈ ਨਾ ਕੋਈ ਚੀਜ਼ਾਂ ਬਣਦੀਆਂ ਪਿੱਛੇ ਨਾ ਪਲਾਂਟ ਲੱਗੇ ਹੋਏ ਨੇ ਜਿਹੜੇ ਪਲਾਂਟ ਜੇਹੇ ਧੂਏਂ ਛੱਡ ਰਹੇ ਐ ਸਾਹਮਨੇ ਲਾਈਟਾਂ ਲੱਗਿਆ ਹੋਈਆਂ ਨੇ।

ਐਂਡ ਕਿੰਨੇ ਬੜੇ ਇੱਥੇ ਸੜਕ ਬਣੀ ਹੋਈ ਆ ਕਾਫੀ ਇੱਥੇ ਲੱਗਦਾ ਰੋਜ਼ਗਾਰ ਮਿਲਦਾ ਲੋਕਾਂ ਨੂੰ ਐਡ ਕਾਫੀ ਵੱਡਾ ਕੰਮ ਹੈਗਾ ਜਿਹੜੀ ਵਰਕਸ਼ੋਪ ਬਹੁਤ ਵੱਡੀ ਆ।

ਸਾਹਮਣੇ ਚਰਿੱਤਰ ਚ ਸਾਫ ਦਰਸ਼ਾਇਆ ਗਿਆ ਕਿ ਕੋਈ ਪਿੰਡ ਦੀਆਂ ਦੋ ਮੱਜਾਂ ਨੂੰ ਛੋਟੀ ਜਿਹੀ --

ਸਾਹਮਣੇ ਚਰਿੱਤਰ 'ਚ ਸਾਫ ਦਰਸ਼ਾਇਆ ਗਿਆ ਕਿ ਜਿਹੜੇ ਹੈਣਾਂ ਤਿੰਨ ਦੋ ਤਿੰਨ ਦਿਹਾੜੀਦਾਰ ਇੱਕ ਨਵੇਂ ਘਰ ਦੇ ਵਿੱਚ --

ਕਿਆ ਲੱਗੇ ਪੇਂਟ ਕਰਨ ਲੱਗੇ ਹੋਏ ਆ ਠੀਕ ਆ ਜੀ ਤੇ ਨਵੇਂ ਘਰ ਚ ਪੇਂਟ ਕਰ ਰਹੇ ਆ ਦਿਹਾੜੀਦਾਰ।

ਇਹ ਪੱਕਾ ਕੋਈ ਨਾ ਕੋਈ ਕਿਸੇ ਨਾ ਕਿਸੇ ਥਾਂ ਦਾ ਇਹ ਪੰਜਾ ਪਠਾਨਕੋਟ ਦਾ ਨੀ ਲੱਗ ਰਿਹਾ ਤੇ ਬਾਹਰ ਇੱਕ ਮੂਰਤੀ ਲਗਾਈ ਗਈ ਹੋਈ ਆ--

ਸਾਹਮਣੇ ਇਹ ਜੋ ਦੁਕਾਨ ਹੈਗੀ ਏ ਇਹ ਆਈਸਕ੍ਰੀਮ ਦੀ ਦੁਕਾਨ ਹੈਗੀ ਐ ਮੈਂ ਇੱਥੇ ਇੱਕ ਵਾਰੀ ਔਲਰੈਡੀ ਹੈਨਾ ਆਪੇ ਜਾਕੇ ਵੀ ਆਈਸਕ੍ਰੀਮ ਖਾ ਚੁਕਾਂ।

ਪਠਾਨਕੋਟ ਦੇ ਵਿੱਚ ਸਪੋਰਟਸ ਕਿੰਗ ਦੇ ਓਪੋਜ਼ਿਟ ਸਾਈਡ ਹੈਗੀ ਆ ਤੇ ਮੈਂ ਇੱਥੇ ਇੱਕ ਵਾਰੀ ਕੋਰਨੈਟੋ ਖਾਦੀ ਸੀਗੀ।

ਇੰਸਟਾਗ੍ਰਾਮ ਦੇ ਓੱਤੇ ਤੇ ਕਾਫੀ ਵੱਡਾ ਜੇਹਾ ਆ ਜਾਏ ਕੇ ਤੁਸੀ ਜਿਵੇਂ ਸਰਚ ਕਰੋਗੇ ਤੇ ਬਿਹਤ ਵੱਡਾ ਜੇਹਾ ਆ ਜਾਏ।

ਪਹਿਲਾ ਦੀ ਕੋਈ ਫੋਟੋ ਹੈਗੀ ਆ ਜਿਹਦੇ ਚ ਸਾਫ ਦ੍ਰਿਸ਼ ਆ ਕਿ ਨਵਾਂ ਆਈਡੀਆ ਦਾ ਕਿਆ ਆ ਜੀ ਇੱਕ ਸੈਂਟਰ ਓਪਨ ਹੋਇਆ ਜੀ ਇਲਾਕਾ ਦੱਸ ਨਹੀਂ ਸਕਦੇ ਜੀ ਬਹੁਤ ਵਧੀਆ--

ਵੱਡੇ ਵੱਡੇ ਪਲਾਂਟਸ ਲੱਗੇ ਹੋਏ ਆ ਕਿਸੇ ਕੰਪਨੀ ਦੇ ਜਾਂ ਕਿਸੇ ਫੈਕਟਰੀ ਦੇ ਐਡ ਜਦੀ ਫੋਟੋ ਨੂੰ ਥੋੜਾ ਜ਼ੂਮ ਕਰਕੇ ਦੇਖੋਗੇ --